ਰਿਡਾਇਰੈਕਸ਼ਨ ਐਂਡ ਪਾਈਪਜ਼ ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸੁਆਗਤ ਹੈ
ਮੈਂ ਉਬੰਟੂ 1004 ਦੀ ਵਰਤੋਂ ਕਰ ਰਹੀ ਹਾਂ
ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕਸ ਓਪਰੇਟਿੰਗ ਸਿਸਟਮ ਅਤੇ ਇਸ ਦੀਆਂ ਕਮਾੰਡਸ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ
ਜੇ ਤੁਸੀਂ ਇਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ
ਇਹ ਵੀ ਨੋਟ ਕਰੋ ਕਿ ਲਿਨਕਸ ਕੇਸ ਸੈਂਸਟਿਵ ਹੈ
ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾੰਡਸ ਲੋਅਰ ਕੇਸ ਵਿੱਚ ਹਨ
ਲਿਨਕਸ ਵਿੱਚ ਅਸੀਂ ਜ਼ਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ
ਕੋਈ ਕਮਾੰਡ ਚਲਾਂਉਣ ਲਈ ਅਸੀਂ ਆਮ ਤੌਰ ਤੇ ਕੀ ਬੋਰਡ ਦੀ ਵਰਤੋਂ ਕਰਦੇ ਹਾਂ
ਜਿਵੇਂ ਕਿ ਅਸੀਂ ਡੇਟ ਅਤੇ ਟਾਈਮ ਦੇਖਣਾ ਹੋਵੇ ਤਾਂ ਕੀ ਬੋਰਡ ਰਾਹੀਂ ਦਾਤੇ ਟਾਈਪ ਕਰ ਕੇ ਐਂਟਰ ਦਬਾਵਾਂਗੇ
ਇਸ ਤਰਹ ਅਸੀਂ ਆਮ ਤੌਰ ਤੇ ਕੀ ਬੋਰਡ ਰਾਹੀਂ ਇਨਪੁਟ ਦਿੰਦੇ ਹਾਂ
ਇਸੇ ਤਰਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ
ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ ਉਦਾਹਰਣ ਲਈ ਅਸੀਂ ਕੈਟ ਸਪੇਸ ਏਏਏ ਟਾਈਪ ਕਰ ਕੇ ਐਂਟਰ ਦਬਾਂਦੇ ਹਾਂ
ਕਿਉਂ ਕਿ ਏਏਏ ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ
ਇਸ ਲਈ ਇਕ ਐਰਰ ਦਿਖਾਈ ਦੇਵੇਗੀ
ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ
ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ
ਇਸ ਤਰਹ ਇਨਪੁਟ ਆਊਟਪੁਟ ਅਤੇ ਐਰਰ ਦੀ ਜਾਣਕਾਰੀ ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ
ਰੀਡਾਇਰੈਕਸ਼ਨ ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ ਦੇ ਬਾਰੇ ਜਾਣਨਾ ਪਵੇਗਾ ਜੋ ਹਨ ਸਟ੍ਰੀਮ ਅਤੇ ਫਾਈਲ descriptor
ਲਿਨਕਸ ਦਾ ਸ਼ੈੱਲ ਪ੍ਰੋਗ੍ਰਾਮ ਜਿਂਵੇ ਕੀ ਬਾਸ਼ ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼ ਦਾ ਇਕ ਸੀਕੁਐਂਸ ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ ਪ੍ਰਦਾਨ ਕਰਦਾ ਹੈ
ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ
ਸਟ੍ਰੀਮਜ਼ ਨੂੰ ਫਾਇਲ io ਟੈਕਨੀਕਸ ਰਾਹੀਂ ਵਰਤਿਆ ਜਾਂਦਾ ਹੈ
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ
ਲਿਨਕਸ ਵਿੱਚ ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ
ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ
ਲਿਨਕਸ ਸ਼ੈੱਲ ਤਿੰਨ ਤਰਹ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ
ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੁੰਦਾ ਹੈ
ਸਟਡਿਨ ਸਟੈਂਡਰਡ ਇਨਪੁਟ ਸਟਰ੍ਰੀਮ ਹੈ
ਕਮਾਂਡਜ਼ ਇਨਪੁਟ ਸਟਡਿਨ ਤੋ ਲੈਂਦਿਆਂ ਹਨ
ਇਸਦਾ ਫਾਈਲ ਡਿਸਕ੍ਰਿਪਟਰ 0 ਹੁੰਦਾ ਹੈ
ਸਟਡਾਊਟ ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ
ਇਹ ਕਮਾਂਡ ਦੀ ਆਊਟਪੁਟ ਦਰਸਾਉਂਦੀ ਹੈ
ਇਸਦਾ ਫਾਈਲ ਡਿਸਕ੍ਰਿਪਟਰ 1 ਹੁੰਦਾ ਹੈ
ਸਟਡਰ ਸਟੈਂਡਰਡ ਐਰਰ ਸਟ੍ਰੀਮ ਹੈ
ਇਹ ਐਰਰ ਆਊਟਪੁਟ ਦਿਖਾਉਂਦੀ ਹੈ
ਇਸਦਾ ਫਾਈਲ ਡਿਸਕ੍ਰਿਪਟਰ 3 ਹੁੰਦਾ ਹੈ
ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ
ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ ਬੋਰਡ ਤੋ ਆਉਂਦੀ ਹੈ
ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ
ਪਹਿਲੇ ਟਰਮਿਨਲ ਮੂਲ ਰੂਪ ਵਿੱਚ ਐਸੀਆਈਆਈ ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੁੰਦਾ ਸੀ
ਪਰ ਹੁਣ ਜ਼ਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ
ਅਸੀਂ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ
ਪਰ ਲਿਨਕਸ ਵਿੱਚ ਅਸੀਂ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ
ਅਸੀਂ ਇਨਾਂ 3 ਸਟ੍ਰੀਮਜ਼ ਨੂੰ ਦੂਜੀਆਂ ਫਾਈਲਾਂ ਨਾਲ ਜੋੜ ਸਕਦੇ ਹਾਂ
ਇਸ ਪ੍ਰਕ੍ਰਿਆ ਨੂੰ ਰੀ ਡਾਇਰੈਕਸ਼ਨ ਕਹਿੰਦੇ ਹਨ
ਆਓ ਦੇਖਦੇ ਹਾਂ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ
ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ
ਅਸੀ ਸਟੈਂਡਰਡਿਨ ਨੂੰ ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ
ਆਓ ਦੇਖੀਏ ਕਿਵੇਂ ਅਸੀ ਜਾਣਦੇ ਹਾਂ ਕਿ ਡਬਲਯੂਸੀ ਕਮਾੰਡ ਕਿਸੇ ਫਾਈਲ ਵਿੱਚ ਲਾਈਨਾਂ ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਣਨ ਲਈ ਵਰਤੀ ਜਾਂਦੀ ਹੈ
ਟਰਮਿਨਲ ਵਿੰਡੋ ਵਿੱਚ ਡਬਲਯੂਸੀ ਟਾਈਪ ਕਰੋ
ਹੁਣ ਐਂਟਰ ਦਬਾਓ
ਦੇਖੋ ਕੀ ਹੁੰਦਾ ਹੈ ਕਰਸਰ ਬਲਿਂਕ ਕਰਨ ਲੱਗ ਪਿਆ ਹੈ
ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ
ਕੁਝ ਟਾਈਪ ਕਰੋ ਜਿਵੇਂ ਕਿ ਥਿਸ ਟਿਊਟੋਰੀਅਲ ਆਈਐਸ ਵੇਰੀ important
ਹੁਣ ਐਂਟਰ ਦਬਾਓ
ਹੁਣ Ctrl d ਕੀਜ਼ ਇਕੱਠੀਆਂ ਦਬਾਓ
ਹੁਣ ਕਮਾੰਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ
ਕਮਾੰਡ ਟਰਮਿਨਲ ਤੇ ਆਊਟਪੁਟ ਦੇਵੇਗੀ
ਇੱਥੇ ਡਬਲਯੂਸੀ ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ
ਇਸ ਲਈ ਇਹ ਕਮਾੰਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ
ਕਿਉਂਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ ਬੋਰਡ ਨਾਲ ਜੁੜੀ ਹੋਈ ਹੈ ਇਸ ਲਈ ਡਬਲਯੂਸੀ ਕੀ ਬੋਰਡ ਤੋਂ ਇਨਪੁਟ ਲਵੇਗੀ
ਜੇ ਅਸੀ ਲਿਖੀਏ ਡਬਲਯੂਸੀ ਸਪੇਸ left ਐਂਗਲਡ ਬ੍ਰੈਕਟ ਸਪੇਸ ਟੈਸਟ1 ਡੋਟ ਟੀਐਕਸਟੀ
ਤਾਂ ਡਬਲਯੂਸੀ ਕਮਾੰਡ test1ਟੀਐਕਸਟੀ ਫਾਈਲ ਵਿੱਚਲੀਆਂ ਲਾਈਨਾਂ ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ
ਹੁਣ ਟਾਈਪ ਕਰੋ ਡਬਲਯੂਸੀ ਸਪੇਸ ਟੈਸਟ1 ਡੋਟ txt
ਦੋਵਾਂ ਦਾ ਨਤੀਜਾ ਇਕੋ ਹੈ
ਫਿਰ ਦੋਵਾਂ ਵਿੱਚ ਫ਼ਰਕ ਕੀ ਹੈ ਜਦੋਂ ਅਸੀਂ ਲਿਖਦੇ ਹਾਂ ਡਬਲਯੂਸੀ ਸਪੇਸ left ਐਂਗਲਡ ਬ੍ਰੈਕਟ ਟੈਸਟ1 ਡੋਟ ਟੀਐਕਸਟੀ ਤਾਂ ਕਮਾੰਡ test1ਟੀਐਕਸਟੀ ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜਦੀ ਹੈ
ਪਰ ਜਦੋਂ ਅਸੀਂ ਲਿਖਦੇ ਹਾਂ ਡਬਲਯੂਸੀ ਸਪੇਸ ਟੈਸਟ1 ਡੋਟ ਟੀਐਕਸਟੀ ਤਾਂ ਡਬਲਯੂਸੀ ਨੂੰ ਕੋਈ ਫਾਈਲ ਖੋਲਣ ਲਈ ਨਹੀਂ ਮਿਲਦੀ
ਇਸਦੇ ਬਜਾਏ ਇਹ ਸਟੈਂਡਰਡਿਨ ਤੋਂ ਇਨਪੁਟ ਲੈਂਦੀ ਹੈ
ਹੁਣ ਅਸੀ ਸਟੈਂਡਰਡਿਨ ਨੂੰ ਫਾਈਲ ਵੱਲ ਭੇਜ ਦਿੱਤਾ ਹੈ
ਇਸ ਲਈ ਕਮਾੰਡ ਟੈਸਟ1 ਵਿੱਚੋਂ ਪੜਦੀ ਹੈ
ਪਰ ਅਸਲ ਵਿਚ ਇਹ ਇਸ ਬਾਰੇ ਅਣਜਾਣ ਹੈ ਕਿ ਸਟੈਂਡਰਡਿਨ ਵਿੱਚ ਡਾਟਾ ਕਿੱਥੋਂ ਆ ਰਿਹਾ ਹੈ
ਇਸ ਤਰਹ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ
ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ ਡਾਇਰੈਕਟ ਕਰਨ ਬਾਰੇ ਜਾਣਦੇ ਹਾਂ
ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ
ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ
n ਸਿੰਗਲ right ਐਂਗਲਡ ਬ੍ਰੈਕਟ ਫਾਈਲ ਡ੍ਰਿਸਕ੍ਰਿਪਟਰ n ਤੋਂ ਫਾਈਲ ਵੱਲ ਆਉਟਪੁਟ ਰੀਡਾਇਰੈਕਟ ਕਰਦੀ ਹੈ
ਤੁਹਾਡੇ ਕੋਲ ਫਾਈਲ ਵਿੱਚ ਲਿਖਣ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ
ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ
ਜੇ ਇਹ ਪਹਿਲੋਂ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ
n ਡਬਲ right ਐਂਗਲਡ ਬ੍ਰੈਕਟ ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ
ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ
ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ
ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ
n ਸਿੰਗਲ ਰਾਇਟ ਹੈਂਡ ਬ੍ਰੈਕਿਟ ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ n ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ
ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ 1 ਮੰਨਿਆ ਜਾਵੇਗਾ
ਇਸ ਲਈ ਜੇ ਸਿਰਫ ਜੀਟੀ ਲਿਖਿਆ ਹੋਵੇ ਤੇ ਉਸਨੂੰ 1 ਜੀਟੀ ਮੰਨਿਆ ਜਾਂਦਾ ਹੈ
ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ
ਆਓ ਕਰ ਕੇ ਦੇਖਿਏ
ਪਿਛਲੇ ਉਦਾਹਰਣ ਵਿੱਚ ਅਸੀਂ ਦੇਖਿਆ ਕਿ ਫਾਈਲ ਜਾਂ ਸਟੈਂਡਰਡਿਨ ਤੇ ਚਲਾਈ ਡਬਲਯੂਸੀ ਕਮਾੰਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ
ਮਨ ਲੋ ਅਸੀਂ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ
ਅਤੇ ਇਸਨੂੰ ਬਾਅਦ ਵਿੱਚ ਵਰਤਣ ਲਈ ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ
ਡਿਫਾਲਟ ਵਿੱਚ ਡਬਲਯੂਸੀ ਆਪਣੀ ਆਉਟਪੁਟ ਸਟੈਂਡਰਡਾਊਟ ਤੇ ਲਿਖਦੀ ਹੈ
ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ
ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹੈ
ਪਰ ਜੇ ਅਸੀ ਸਟੈਂਡਰਡਾਊਟ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ ਡਬਲਯੂਸੀ ਕਮਾਂਡ ਦਾ ਆਊਟਪੁਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ
ਮੰਨ ਲਓ ਅਸੀ ਲਿਖਿਆ ਡਬਲਯੂਸੀ ਸਪੇਸ ਟੈਸਟ1 ਡੋਟ ਟੀਐਕਸਟੀ right ਐਂਗਲਡ ਬ੍ਰੈਕਟ wc results ਡੋਟ ਟੀਐਕਸਟੀ
ਐਂਟਰ ਦਬਾਓ
ਇਹ ਦੇਖਣ ਲਈ ਕਿ ਜੋ ਅਸੀਂ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ ਅਸੀ wc results ਡੋਟ ਟੀਐਕਸਟੀ ਫਾਈਲ ਦਾ ਕੰਟੈਂਟ c a ਟ ਕਮਾੰਡ ਨਾਲ ਦੇਖ ਸਕਦੇ ਹਾਂ
ਹਾਂ ਇਹ ਹੋ ਗਿਆ ਹੈ
ਮੰਨ ਲਓ ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ ਟੈਸਟ2 ਨਾਂ ਦੀ ਇਕ ਹੋਰ ਫਾਈਲ ਹੈ
ਹੁਣ ਅਸੀ ਟੈਸਟ2 ਫਾਈਲ ਨਾਲ ਕਮਾੰਡ ਦੋਬਾਰਾ ਚਲਾਉਂਦੇ ਹਾਂ ਟਾਈਪ ਕਰੋ ਡਬਲਯੂਸੀ ਸਪੇਸ ਟੈਸਟ2 ਡੋਟ ਟੀਐਕਸਟੀ right ਐਂਗਲਡ ਬ੍ਰੈਕਟ wc results ਡੋਟ txt
ਇਸ ਤਰਹ ਫਾਈਲ wc results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ
ਚਲੋ ਇਹ ਵੀ ਦੇਖੀਏ
ਇਸਦੀ ਬਜਾਏ ਜੇ ਅਸੀਂ ਲਿਖੀਏ ਡਬਲਯੂਸੀ ਸਪੇਸ ਟੈਸਟ1 ਡੋਟ ਟੀਐਕਸਟੀ right ਐਂਗਲਡ ਬ੍ਰੈਕਟ ਟਵਾਈਸ ਡਬਲਯੂਸੀ ਅੰਡਰਸਕੋਰ ਰਿਜ਼ਲਟਸ ਡੋਟ txt
ਨਵਾਂ ਕੰਟੈਂਟ ਫਾਈਲ ਡਬਲਯੂਸੀ ਅੰਡਰਸਕੋਰ ਰਿਜ਼ਲ੍ਟਸ ਡਾਟ ਟੀਐਕਸਟੀ ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ
ਆਓ ਇਹ ਵੀ ਦੇਖੀਏ
ਸਟੈਂਡਰਡ ਐਰਰ ਵੀ ਇਸੇ ਤਰਹ ਰੀਡਾਇਰੈਕਟ ਹੁੰਦੀ ਹੈ
ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ
ਕਿਉਂਕਿ ਅਸੀ ਜਾਣਦੇ ਹਾਂ ਕਿ ਏਏਏ ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ ਲਿਖੋ ਡਬਲਯੂਸੀ ਸਪੇਸ aaa
ਸ਼ੈਲ ਐਰਰ ਦੇਵੇਗਾ ਨੋ ਸੁੱਚ ਫਾਈਲ ਓਰ ਡਾਇਰੈਕਟਰੀ ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ
ਮੰਨ ਲਓ ਅਸੀਂ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ
ਇਸ ਵਾਸਤੇ ਅਸੀਂ ਕਮਾੰਡ ਦੇ ਸਕਦੇ ਹਾਂ ਡਬਲਯੂਸੀ ਸਪੇਸ ਏਏਏ ਸਪੇਸ 2 right ਐਂਜਡ ਬ੍ਰੈਕਟ ਏਰਰਲੌਗ ਡੋਟ txt
ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ ਬਲਕਿ ਫਾਈਲ ਏਰਰਲੌਗ ਡਾਟ ਟੀਐਕਸਟੀ ਵਿੱਚ ਲਿਖੀ ਜਾਵੇਗੀ
ਆਓ ਕਮਾੰਡ ਰਾਹੀਂ ਦੇਖੀਏ ਕੈਟ ਸਪੇਸ ਏਰਰਲੌਗ ਸਪੇਸ txt
ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ ਕੈਟ ਸਪੇਸ ਬੀਬੀਬੀ ਸਪੇਸ 2 right ਐਂਗਲਡ ਬ੍ਰੈਕਟ ਏਰਰਲੌਗ ਡੋਟ txt
ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ
0ਦੇਖੋ ਕੈਟ ਸਪੇਸ ਏਰਰਲੌਗ ਡਾਟ txt
ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ ਬਹੁਤ ਆਸਾਨ ਹੈ
ਕਮਾਂਡ ਲਿੱਖੋ ਡਬਲਯੂਸੀ ਸਪੇਸ ਏਏਏ ਸਪੇਸ 2 right ਐਂਗਲਡ ਬ੍ਰੈਕਟ ਟਵਾਈਸ ਏਰਰਲੌਗ ਡੋਟ ਟੀਐਕਸਟੀ
ਆਓ ਕੈਟ ਕਮਾਂਡ ਨਾਲ ਪਤਾ ਕਰਦੇ ਹਾਂ
ਅਸੀ ਦੇਖਿਆ ਤਿੰਨ ਸਟ੍ਰੀਮਜ਼ ਸਟੈਂਡਰਡ ਆਉਟ ਸਟੈਂਡਰਡ ਇਨ ਅਤੇ ਸਟੈਂਡਰਡ ਐਰਰ ਨੂੰ ਕਿਸ ਤਰਹ ਰੀਡਾਇਰੈਕਟ ਤੇ ਜੋੜ ਤੋੜ ਕੀਤਾ ਜਾਂਦਾ ਹੈ
ਪਰ ਰੀਡਾਇਰੈਕਸ਼ਨ ਦੇ ਸਿੱਧਾੰਤ ਦੀ ਅਸਲੀ ਤਾਕਤ ਇਸ ਵਿੱਚ ਹੈ ਕਿ ਅਸੀ ਵੱਖ ਵੱਖ ਸਟ੍ਰੀਮਜ਼ ਨੂੰ ਆਪਸ ਵਿੱਚ ਜੋੜ ਸਕਦੇ ਹਾਂ
ਇਹ ਪ੍ਰਕਿਰਿਆ ਪਾਈਪਲਾਈਨਿੰਗ ਕਹਾਉਂਦੀ ਹੈ
ਪਾਈਪਸ ਕਮਾਂਡਜ਼ ਦੀਆਂ ਕੜੀਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
ਪਾਈਪ ਇਕ ਕਮਾਂਡ ਦੀ ਆਉਟਪੁਟ ਦੀ ਕੜੀ ਅਗਲੀ ਕਮਾਂਡ ਦੀ ਇਨਪੁਟ ਨਾਲ ਜੋੜਦੀ ਹੈ
ਇਹ ਇਸ ਤਰਹ ਦਿਖਾਈ ਦਿੰਦੀ ਹੈ ਕਮਾਂਡ ਵਰਟੀਕਲ ਬਾਰ ਕਮਾਂਡ ਹਾਈਫਨ ਆਪਸ਼ਨ ਵਰਟੀਕਲ ਬਾਰ ਕਮਾਂਡ ਹਾਈਫਨ ਆਪਸ਼ਨ ਹਾਈਫਨ ਆਪਸ਼ਨ ਵਰਟੀਕਲ ਬਾਰ ਕਮਾਂਡ ਮੰਨ ਲਓ ਅਸੀਂ ਕਿਸੀ ਡਾਇਰੈਕਟਰੀ ਵਿੱਚ ਮੌਜੂਦ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਕੁੱਲ ਗਿਣਤੀ ਜਾਣਨਾ ਚਾਹੁੰਦੇ ਹਾਂ
ਇਹ ਕਿਵੇਂ ਕਰਣਾ ਹੈ ਅਸੀ ਜਾਣਦੇ ਹਾਂ ਕਿ ਐਲਐਸ ਸਪੇਸ ਮਾਈਨਸ l ਮੌਜੂਦਾ ਡਾਇਰੈਕਟਰੀ ਵਿਚਲੀਆਂ ਸਾਰੀਆਂ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਬਣਾਏਗਾ
ਅਸੀ ਆਉਟਪੁਟ ਇਕ ਫਾਈਲ ਵੱਲ ਰੀਡਾਇਰੈਕਟ ਕਰ ਸਕਦੇ ਹਾਂ ਐਲਐਸ ਸਪੇਸ ਮਾਈਨਸ l right ਐਂਗਲਡ ਬ੍ਰੈਕਟ ਫਾਈਲਜ਼ ਡੋਟ txt
ਕੈਟ ਸਪੇਸ ਫਾਈਲਜ਼ ਡੋਟ ਟੀਐਕਸਟੀ ਕਮਾੰਡ ਚਲਾਓ
ਫਾਇਲ ਦੀ ਹਰ ਲਾਈਨ ਕਿਸੇ ਫਾਈਲ ਜਾਂ ਡਾਇਰੈਕਟਰੀ ਦਾ ਨਾਮ ਹੈ
ਜੇ ਅਸੀ ਇਸ ਫਾਈਲ ਦੀਆਂ ਕੁੱਲ ਲਾਈਨਾ ਗਿਣ ਲਈਏ ਤਾਂ ਅਸੀ ਫਾਈਲਜ਼ ਡੋਟ ਟੀਐਕਸਟੀ ਨੂੰ ਆਪਣੇ ਮਕਸਦ ਲਈ ਵਰਤ ਸਕਦੇ ਹਾਂ
ਇਹ ਕੰਮ ਅਸੀ ਡਬਲਯੂਸੀ ਸਪੇਸ ਮਾਈਨਸ l ਫਾਈਲਜ਼ ਡੋਟ ਟੀਐਕਸਟੀ ਕਮਾਂਡ ਵਰਤ ਕੇ ਕਰ ਸਕਦੇ ਹਾਂ
ਇਸ ਨਾਲ ਸਾਡਾ ਮਕਸਦ ਤੇ ਪੂਰਾ ਹੁੰਦਾ ਹੈ ਪਰ ਕੁਝ ਮੁਸ਼ਕਿਲਾਂ ਹਨ
ਸਭ ਤੋਂ ਪਹਿਲਾਂ ਸਾਨੂੰ ਇਕ ਵਿੱਚਲੀ ਫਾਈਲ ਚਾਹੀਦੀ ਹੈ ਜੋ ਹੈ ਫਾਈਲਜ਼ ਡੋਟ txt
ਜੇ ਪਹਿਲੀ ਕਮਾੰਡ ਬਹੁਤ ਜਿਆਦਾ ਡਾਟਾ ਜੁਟਾਉਂਦੀ ਹੈ ਤਾਂ ਇਹ ਬੇਵਜਾਹ ਡਿਸਕ ਮੈਮਰੀ ਭਰ ਸਕਦੀ ਹੈ
ਨਾਲੇ ਜੇ ਕਈ ਕਮਾੰਡਾਂ ਕੜੀ ਵਿੱਚ ਹੋਣ ਤਾਂ ਉਨਾਂ ਦਾ ਚਲਨ ਬੜਾ ਧੀਮਾ ਹੁੰਦਾ ਹੈ
ਪਾਈਪ ਵਰਤ ਕੇ ਅਸੀ ਇਹੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਉਦਾਹਰਣ ਦੇਖੋ ਐਲਐਸ ਸਪੇਸ ਮਾਈਨਸ l ਵਰਟੀਕਲ ਬਾਰ ਡਬਲਯੂਸੀ ਸਪੇਸ ਮਾਈਨਸ l
ਉਹੀ ਨਤੀਜਾ ਅਸੀ ਜ਼ਿਆਦਾ ਆਸਾਨੀ ਨਾਲ ਹਾਸਿਲ ਕਰ ਸਕਦੇ ਹਾਂ
ਐਲਐਸ ਕਮਾਡ ਦੀ ਆਉਟਪੁਟ ਡਬਲਯੂਸੀ ਕਮਾਂਡ ਦੀ ਇਨਪੁੱਟ ਹੋ ਜਾਂਦੀ ਹੈ
ਪਾਈਪਜ਼ ਵਰਤ ਕੇ ਅਸੀ ਕਮਾਂਡਜ਼ ਦੀਆਂ ਹੋਰ ਲੰਬੀਆਂ ਕੜੀਆਂ ਵੀ ਜੋੜ ਸਕਦੇ ਹਾਂ
ਬਹੁਗਿਣਤੀ ਸਫ਼ਿਆਂ ਦੀ ਫਾਇਲ ਨੂੰ ਪੜਨ ਲਈ ਆਮ ਤੌਰ ਤੇ ਪਾਈਪਜ਼ ਵਰਤੀਆਂ ਜਾਂਦੀਆਂ ਹਨ
ਲਿਖੋ ਸੀਡੀ ਸਪੇਸ ਸਲੈਸ਼ ਯੂਜ਼ਰ ਸਲੈਸ਼ bin
ਹੁਣ ਅਸੀਂ ਬਿਨ ਡਾਇਰੈਕਟਰੀ ਵਿੱਚ ਹਾਂ
ਹੁਣ ਐਲਐਸ ਮਾਈਨਸ l ਚਲਾਓ
ਅਸੀ ਆਉਟਪੁਟ ਚੰਗੀ ਤਰਹ ਨਹੀਂ ਦੇਖ ਸਕਦੇ ਪਰ ਜੇ ਅਸੀ ਇਸ ਕਮਾਂਡ ਨੂੰ ਮੋਰੇ ਨਾਲ ਪਾਈਪ ਥਾਹੀਂ ਜੋੜ ਦਿੰਦੇ ਹਾਂ ਤਾਂ ਇਹ ਹੋ ਸਕਦਾ ਹੈ
ਸੂਚੀ ਦੇਖਣ ਲਈ ਐਂਟਰ ਦਬਾਓ
ਇਸ ਤੋਂ ਬਾਹਰ ਆਉਣ ਲਈ q ਦਬਾਓ
ਅਸੀਂ ਕੁਝ ਕਮਾੰਡਸ ਦੇਖਿਆਂ ਜੋ ਫਾਈਲਜ਼ ਨਾਲ ਕੰਮ ਕਰਨ ਵਿੱਚ ਸਹਾਇਕ ਹਨ
ਹੋਰ ਵੀ ਕਈ ਕਮਾੰਡਸ ਹਨ
ਇਸ ਦੇ ਅਤਿਰਿਕਤ ਜਿਹੜੀਆਂ ਕਮਾੰਡਸ ਅਸੀਂ ਦੇਖੀਆਂ ਉਨਾਂ ਦੇ ਅੰਦਰ ਕਈ ਵਿਕਲਪ ਹਨ
ਮੈਂ ਚਾਹਾਂਗੀ ਕਿ ਤੁਸੀ ਮਾਨ ਕਮਾੰਡ ਰਾਹੀ ਇਨਾਂ ਬਾਰੇ ਹੋਰ ਜਾਣੋ
ਕਮਾੰਡ ਨੂੰ ਚੰਗੀ ਤਰਹ ਸਿੱਖਣ ਲਈ ਇਨਾਂ ਨੂੰ ਬਾਰ ਬਾਰ ਵਰਤੋ
ਇਸ ਤਰਹ ਇਸ ਟਿਊਟੋਰਿਅਲ ਦਾ ਅੰਤ ਹੁੰਦਾ ਹੈ
ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈਸੀਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ
ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ spoken tutorialorgNMEICT Intro
ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ਗਗਨ ਦੀਪ ਕੌਰ ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ
ਸਾਡੇ ਨਾਲ ਜੁੜਨ ਲਈ ਸ਼ੁਕਰੀਆ